ਆਪਣਾ ਅੰਦਾਜਾ ਲਗਾ ਰਹੇ ਹਨ ਇਹ ਇੱਕ ਕਾਰ ਵਾਲੀ ਟੇਬਲ ਹੈ।

ਇਹ ਇੱਕ ਕੈਬਿਨ ਹੈ ਜਿੱਸ ਦੇ ਬਾਹਰ ਬਹੁਤ ਸਾਰੇ ਵਹਾਇਕਲ ਲੱਗੇ ਹਨ ਜਿਵੇਂ ਕੀ ਕਾਰ ।

ਘੜਿਆਂ ਹਨ ਜੋ ਕੀ ਅੱਸੀ ਦੇਖ ਪਾ ਰਹੇ ਹਾਂ ਕੁਛੱਕ ਵ੍ਹਾਈਟ ਕਲਰ ਦੀਆਂ ਹਨ ਇੱਕ ਦੋ ਬਲੈਕ ਹੈਂ।

ਇਹ ਬੋਹਤ ਸੋਹਣਾ ਬਣਿਆਂ ਹੋਯਾ ਹੈ ਇਸ ਦੀ ਅੰਦਰ ਬੋਹਤ ਸੋਹਣੀਂ ਲਾਈਟਿੰਗ ਹੋਈਂ ਪਯੀ ਹੈ।

ਜਿੱਸ ਵਿੱਚ ਅੱਸੀ ਕੋਈ ਵੀ ਤਰਹਾਂ ਦੀ ਮੈਡੀਸਿਨ ਲੈ ਸਕਦੇਆਂ।

ਜਿੱਸ ਦੇ ਅੰਦਰ ਅਤੇ ਬਾਹਰ ਇੱਕ ਦ੍ਰਖਤ ਲੱਗਾ ਹੋਯਾ ਹੈ।

ਇੱਕ ਬਾਜ਼ਾਰ ਵੀ ਹੈ ਜੋ ਕਿ ਬਹੁਤ ਸੋਹਣਾ ਲੱਗ ਰਿਹਾ ਹੈ ਅਸੀਂ ਇਸਨੂੰ ਦੇਖ ਕੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ।

ਇਹਦੇ ਵਿੱਚ ਨੀਲੇ ਕਲਰ ਦੇ ਨਾਲ ਸਭ ਬਣਿਆ ਹੈ।

ਇਸ ਦੇ ਅੰਦਰ ਬਹੁਤ ਸੋਹਣਾ ਸੋਹਣਾ ਵਰਕ ਹੋਇਆ ਪਿਆ ਹੈ।

ਇਸਦੇ ਸਾਹਮਣੇ ਬਹੁਤ ਸੋਹਣੇ ਸੋਹਣੇ ਪਹਾੜ ਹਨ।

ਇਸ ਦੇ ਉੱਪਰ ਕੁਛ ਸਮਾਨ ਰੱਖਿਆ ਹੋਇਆ ਹੈ।

ਜਿੱਸ ਵਿੱਚ ਬੋਹੁਤ ਸੋਹਣੀ ਡੈਕੋਰੇਸ਼ਨ ਹੋਈ ਹੈ।

ਇਸ ਦੇ ਅੰਦਰ ਬਹੁਤ ਤਰ੍ਹਾਂ ਦਾ ਫੂਡ ਅਵੈਲੇਬਲ ਹੈ।

ਜੋ ਕਿ ਬਹੁਤ ਸੋਹਣਾ ਜਿਹਾ ਲੱਗ ਰਿਹਾ ਹੈ ਅਸੀਂ ਇਸ ਦੇ ਵਿੱਚ ਬਹੁਤ ਕੁਝ ਦੇਖ ਰਹੇ ਹਾਂ।